ਇਸ ਤਸਵੀਰ ਵਿੱਚ ਇੱਕ ਖੁੱਲ੍ਹਾ ਗਰਾਊਂਡ ਦਿਖਾਈ ਦੇ ਰਿਹਾ ਹੈ ਦੋ ਬੱਸਾਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਵਿੱਚ ਇੱਕ ਹਾਰਮੋਨੀਅਮ ਦਿਖਾਈ ਦੇ ਰਹਾ ਹੈ ਦੋ ਗਿਟਾਰ ਦਿਖਾਈ ਦੇ ਰਹੇ ਹਨ ਕੁਰਸੀ ਦਿਖਾਈ ਦੇ ਰਹੀ ਹੈ ਇੱਕ ਕਾਊਂਟਰ ਦਿਖਾਈ ਦੇ ਰਹਾ ਹੈ।

ਇੱਕ ਕੰਪਿਊਟਰ ਦਿਖਾਈ ਦੇ ਰਿਹਾ ਹੈ ਦੀਵਾਰ ਤੇ ਕੁੱਛ ਅ ਝੂੰਮਰ ਦਿਖਾਈ ਦੇ ਰਹੇ ਹਨ ਜ-ਜ ਜਾਲ ਦਿਖਾਈ ਦੇ ਰਹਾ ਹੈ।

ਅਤੇ ਇੱਕ ਦੀਵਾਰ ਤੇ ਲੱਗੇ ਹੋਏ ਤਸਵੀਰ ਦਿਖਾਈ ਦੇ ਰਹੀ ਹੈਂ ਕਰਟਨ ਦਿਖਾਈ ਦੇ ਰਹੇ ਹਨ ਛੱਤ ਤੇ ਪੱਖਾ ਦਿਖਾਈ ਦੇ ਰਹਾ ਹੈ।

ਅ ਅੱਜ ਸਾਹਮਣੇ ਬ ਕਿਸੇ ਦੀ ਤਸਵੀਰ ਦਿਖਾਈ ਦੇ ਰਹੀ ਹੈ ਏ_ਸੀ ਦਿਖਾਈ ਦੇ ਰਹਾ ਹੈ।

ਇਸ ਤਸਵੀਰ ਵਿੱਚ ਇੱਕ ਆਦਮੀ ਦਿਖਾਈ ਦੇ ਰਹਾ ਹੈ ਇੱਕ ਗਟਰ ਦਿਖਾਈ ਦੇ ਰਹਾ ਹੈ।

ਪਰਦੇ ਦਿਖਾਈ ਦੇ ਰਹੇ ਹਨ ਵਿੰਡੋ ਦਿਖਾਈ ਦੇ ਰਹੀਆਂ ਹਨ ਕਲੋਕ ਦਿਖਾਈ ਦੇ ਰਹਾ ਹੈ ਪੱਖੇ ਦਿਖਾਈ ਦੇ ਰਹੇ ਹਨ ਏ_ਸੀ ਦਿਖਾਈ ਦੇ ਰਹੇ ਹਨ।

ਅਤੇ ਇੱਕ ਗ ਗਮਲਾ ਦਿਖਾਈ ਦੇ ਰਹਾ ਹੈ ਦੀਵਾਰ ਤੇ ਵਿੰਡੋ ਦਿਖਾਈ ਦੇ ਰਹੀ ਹੈ ਇੱਕ ਲਾਈਟ ਦਿਖਾਈ ਦੇ ਰਹੀ ਹੈ।

ਇੱਕ ਲੋਹੇ ਦੀ ਕਾਫੀ ਵੱਡੀ ਦਿਖਾਈ ਦੇ ਰਹੀ ਹੈ ਇੱਕ --

ਇਸ ਤਸਵੀਰ ਵਿੱਚ ਇੱਕ ਟਾਇਰਾਂ ਦੀ ਦੁਕਾਨ ਨਜ਼ਰ ਆ ਰਹੀ ਹੈ ਕਾਫੀ ਟਾਇਰ ਪਏ ਦਿਖਾਈ ਦੇ ਰਹੇ ਹਨ ਅ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਵਿੱਚ ਕੁਛ ਦੁਕਾਨ ਨਜ਼ਰ ਆ ਰਹੀ ਹੈ।

ਕੁਝ ਆਦਮੀ ਬੈਠਾ ਦਿਖਾਈ ਦੇ ਰਹੇ ਹਨ। ਮੰਜੀ ਦਿਖਾਈ ਦੇ ਰਹੀ ਹੈ। ਕੁਰਸੀਆਂ ਦਿਖਾਈ ਦੇ ਰਹੀਆਂ ਹਨ। ਟਰੈਕਟਰ ਦਿਖਾਈ ਦੇ ਰਿਹਾ ਹੈ।

ਅਤੇ ਇੱਕ ਆਦਮੀ ਬੈਠੇ ਦਿਖਾਈ ਦੇ ਰਹੇ ਹਨ ਦਿਵਾਰ ਤੇ ਕਾਫੀ ਵਿੰਡੋਜ਼ ਦੀ ਤਸਵੀਰਾਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਵਿੱਚ ਇੱਕ ਕਮਰਾ ਦਿਖਾਈ ਦੇ ਰਹਾ ਹੈ ਐਂਡ ਲੇਡੀ ਕੈਬਿਨ ਦਿਖਾਈ ਦੇ ਰਹਾ ਹੈ।

ਸਵਿਚ ਦਿਖਾਈ ਦੇ ਰਹੇ ਹਨ ਤਾਰ ਦਿਖਾਈ ਦੇ ਰਹੀ ਹੈ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਅਤੇ ਸਾਈਡ ਤੇ ਦੋ ਪਾਈਪਾਂ ਦਿਖਾਈ ਦੇ ਰਹੀਆਂ ਹਨ।